ਚੱਲ ਜੂਗਾ ਇਹਨੂੰ ਕੀ ਹੋਇਆ ਹੈ।

ਦਿਹਾੜੀ ਦੇ ਦਾਂਗੇ ਚਾਰ ਚਾਰ ਸੋ ਰੁਪਇਆ।

ਅੱਠ ਤੋਂ ਲੈ ਕੇ ਦੋ ਵਜੇ ਤੱਕ ਹੱਦ ਡੇਢ ਦੋ ਤੇ ਬਾਰਾਂਹ ਵਜੇ ਤੱਕ ਵਿਹਲੇ ਹੋ ਜਾਣਾ। ਤੇ ਰੋਟੀ ਰਾਟੀ ਦਾ ਕਿਦਾਂ? ਰੋਟੀ ਨੀ ਉੱਥੇ ਲੰਗਰ ਲੱਗਾ ਵਾ ਲਾਗੇ ਸਕੂਲ ਦੇ ਵਿੱਚ। ਨਹੀਂ ਨਹੀਂ ਘਰੋਂ ਖੜਨੀ ਜਾਂ? ਨਹੀਂ ਰੋਟੀ ਤੂੰ ਨਾਲ ਤੇ ਤਾਂ ਖੜ ਨਾਲ ਜੇ ਤੈਨੂੰ ਰਾਤ ਦੇ ਤੈਨੂੰ ਬਾਰਾਂਹ ਵਜੇ ਤੱਕ ਉੱਥੇ ਫਾਹੇ ਦੇਣਾ ਦੇਣਾ ਤੇ ਤੈਨੂੰ ਦੋ ਚਾਰ ਘੰਟੇ ਹੀ ਹੈ।

ਅੱਠ ਵਜੇ ਜਾਣਾ ਹੈ ਤੇ ਦੋ ਵਜੇ ਤੇ ਦੋ ਵਜੇ ਘਰ ਆ ਜਾਣਾ ਤੇ ਦੋ ਵਜੇ ਘਰ ਆ ਕੇ ਤੇ ਬੰਦਾ ਘਰ ਦੀ ਰੋਟੀ ਖਾ ਲੈਂਦਾ ਹੈ। ਅੱਠ ਅੱਠ ਚਾਰ ਬਾਰਾਂਹ ਤੇ ਦੋ ਛੇ ਚੱਲ ਖਾ ਕੇ ਰੱਜ ਕੇ ਚੱਲ ਜੀ ਤੋਸਾ ਜਿੰਨਾਂ ਖਾਣਾ ਤੈਨੂੰ ਜਿਹੜੀ ਨਿਆਣਾ .

ਆਹੋ ਕਿਉਂ ਵੀਰ ਵੱਡਿਆ। ਇਹਨੂੰ ਵੀ ਕਿੰਨਾਂ ਕਿੰਨਾਂ ਕ ਟਾਇਮ ਲੱਗੂਗਾ ਦੱਸੀ ਇਹਨੂੰ ਗਿਆ ਹੀ ਇੱਕ ਦੇ ਵਾਰੀ ਮੇਰੀ ਨਾਲ।

ਯਾਰ ਨਾ ਆਏਗਾ ਮੈਂ ਚੱਲਜੂ ਕੋਈ ਨਹੀਂ।

ਆਹੋ ਦੋ ਚਾਰ ਘੰਟਿਆਂ ਦਾ ਕੰਮ ਹੈ ਰੁਪਇਆ ਚਾਰ ਚਾਰ ਸੋ ਬਣ ਜਾਣਾ ਕੀ ਚਾਹੀਦਾ ਹੋਰ ਇਹਨੂੰ।

ਕਿਸੇ ਬੰਦਿਆਂ ਦੀ ਜਰੂਰਤਾਂ .

ਉਹ ਭਾਈਏ ਨਾਲ ਲੱਗਾ ਹੈ।

ਸਨੀਵਾਰ ਦੇ ਸਨੀਵਾਰ ਹੀ।

ਦੀਪ ਦੂਪ ਹੁਣੇ ਸਾਰੇ ਹੀ ਲੱਗੇ ਉਹਨਾਂ ਨਾਲ ਹੀ।

ਉਹ ਫੱਟੇ ਪਾਏ ਹੀ ਤੇ ਫੱਟੇ ਟੁੱਟ ਗਏ ਕਿਤੇ ਤੇ ਉਹ ਡਿੱਗ ਗਿਆ ਭਰਾ ਲੱਕ ਤੇ ਸੱਟ ਲੱਗੀ ਨਾਲੇ ਸਿਰ ਤੇ ਥੋੜੀ ਜਿਹੀ। ਸੱਟ ਜਿਆਦਾ ਤੇ ਨਹੀਂ ਲੱਗ ਗਈ। ਕਾਹਲੀ ਬੜੀ ਕਰਦਾ ਉਹ ਮੈਨੂੰ ਪਤਾ ਉਹਦਾ।

ਤੇ ਭਾਈਆ ਕਾਹਲੀ ਬੜੀ ਕਰਦਾ ਉਹ ਮੈਨੂੰ ਵੀ ਆਂਦਾ ਹੀ ਗਾਗਾਂ ਤੇ ਮਸਾਲਾ ਦੇ ਉੱਤੇ ਚੜ੍ਹ ਕੇ ਮੈਂ ਕਿਹਾ ਮੈਂ ਨਹੀਂ ਥੱਲਿਉਂ ਫੜਾਈ ਜਾਣਾ ਤੂੰ ਉੱਤੇ ਛਾਨਣ ਨੂੰ ਚਾੜ ਦੇ।

ਮੋਢੇ ਤੇ ਰੱਗੜ ਲੱਗੀ ਹੈ ਡੈਡੀ ਦੇ ਤੇ ਨਾਲ ਸਿਰ ਤੇ ਥੋੜੀ ਜਿਹੀ ਲੱਗੀ ਹੈ ਤਫੜ ਜਿਹਾ ਪਿਆ ਹੈ। ਫਲੂਆ ਜਿਹਾ ਉਹ ਕਾਹਲੀ ਬੜੀ ਕਰਦਾ ਮੈਨੂੰ ਪਤਾ ਹੈ ਉਹਦਾ ਤਾਂ ਹੀ ਤੇ ਮੈਂ ਜਾਂਦਾ ਨਹੀਂ ਉਹਦੇ ਨਾਲ।

ਸਾਢੇ ਤਿੰਨ ਸੋ ਕਿਹੜੀ ਦਿਆੜੀ ਚੱਲਣ ਦੀ ਹੈ ਹੁਣ ਤੇ ਚਾਰ ਸੋ ਸਾਢੇ ਚਾਰ ਸੋ ਹੈ।

ਅੱਛਾ ਅੱਛਾ ਰਿਸਤੇਦਾਰ ਤੇ ਫਿਰ ਉਹ ਕੰਮ ਖਤਮ ਕਰਤਾ ਹੀ ਉਹ।

ਅੱਛਾ ਕੀ ਕਹਿੰਦੇ? ਉਹ ਮੈਂ ਆਪ ਹੀ ਛੱਡਤਾ ਹੀ ਯਾਰ ਸੰਗਤ ਨਹੀਂ ਹੀ ਕੋਈ ਵੀ ਸਹੀ।

ਇਹਨੂੰ ਮੈਂ ਇਹਨੂੰ ਮੈਂ ਕਿਹਾ ਹੀ ਵੱਡੇ ਉੱਥੇ ਪੁੱਛ ਲੈ ਕੀ ਕਹਿੰਦੇ ਹੈ ਜਿਹੜਾ ਬਣਿਆ ਹੈ ਨਵਾਂ ਜੇਲਰ। ਆਹੋ ਆਹੋ।

ਨਹੀਂ ਉੱਥੇ ਤੇ ਇਹ ਹੈ ਪੀ ਫੋਟੋਆਂ ਫਾਟੂਆਂ ਹੀ ਜਿਆਦਾ ਖਿੱਚਣ ਜਾਂਦੇ ਖਾਣ ਪੀਣ ਦਾ ਸਮਾਨ ਘੱਟ ਜਾਂਦਾ ਹੈ। ਆਹੋ ਇੱਥੇ ਸਹੀ ਹੈ ਮੈਂ ਇਹਨੂੰ ਕਿਹਾ ਪੁੱਛ ਲੈ। ਵੀਰੇ ਇੱਥੇ ਤਨਖਾਹ ਨਹੀਂ ਨਾ ਭਰਦੇ ਯਾਰ ਨਿਸ਼ੇਰੇ । ਇਹਨੂੰ ਕਿਹਾ ਮੈਂ ਤੇਰੇ ਨਾਲ ਚੱਲਜੂਂਗਾ।

ਤੇ ਕਰ ਲੈ ਗੱਲ ਦਸ ਉਹਨੂੰ ਬਈ ਜੇ ਤੇ ਬਣਦੀ ਗੱਲ ਤੇ ਤੂੰ ਰੱਖਾਦੇ। ਆਹੋ ਤੇ ਜਾਂ ਉੱਥੇ ਚੱਲ ਜਾਂਗੇ ਫ਼ੂਡ ਫੂਏਲ ਵੀ ਲਾਗੇ ਹੈ ਗਾ ਉਹ ਦੋਵਾਂ ਪੁੱਛ ਲਾਂਗੇ।

ਦੇ ਹੀ ਦੇਣਗੇ ਉਹ ਗਾਹਕ ਹੀ ਆਉਂਦੇ ਹੈ ਉੱਥੇ ਯਾਰ ਜਿਦਾਂ ਮੰਨ ਲੈ ਕੋਈ ਤਿੰਨ ਚਾਰ ਆ ਗਏ ਬਸ ਬਾਅਦ ਚੋਂ ਫਿਰ ਆ ਗਏ ਤਿੰਨ ਚਾਰ ਬਸ।

ਦਸ ਹਜਾਰ ਤੱਕ ਦੇ ਦੇਣਗੇ ਮੇਰੇ ਹਿਸਾਬ ਨਾਲ।

ਅੱਠ ਵੀ ਨਹੀਂ ਮਿਲਣੀ ਅੱਠ ਵੀ ਥੋੜੀ ਅੱਠ ਥੋੜੀ ਤੇ ਦਸ ਜਿਆਦਾ ਹੈ ਉਹਨਾਂ ਨੇ ਕਦੀ ਵੀ ਨਹੀਂ ਇੰਨੇ ਤੱਕ ਮੰਨਣਾ।

ਦੇ ਦੇਣ ਫਿਰ ਤੇ ਮੈਂ ਲੱਗ ਜਾਣਾ ਹਾਈ ਫਾਈ ਦੇਣ ਮੈ ਕੁਝ ਸੀ ਬੜਦੇ ਵੀਰ ਨੂੰ ਪੁੱਛ ਲੀਂ।

ਦੇ ਦੇਣ ਨਾ ਪਾਜੀ ਫਿਰ ਤੇ ਮੈਂ ਲੱਗ ਜਾਣਾ ਕਿਉਂਕਿ ਇਹਦੇ ਚ ਤੇਲ ਖਰਚਾ ਕੋਈ ਨਹੀਂ ਹੈ।

ਸੋ ਦਾ ਤੇਲ ਪੁਆਇਆ ਹੋਵੇ ਤੇ ਹਫਤਾ ਲੰਘ ਜੇ ਕਰਨਾ ਪੰਜ ਛੇ ਦਿਨ ਤੇ ਪੱਕੇ ਈ ਹੈ।

ਸੋ ਦਾ ਪੁਆਇਆ ਹੋਵੇ ਤੇ ਪੰਜ ਛੇ ਦਿਨ ਲੰਘ ਜੇ ਕਰਨੇ।

ਤੇ ਜਿਹੜਾ ਉੱਥੇ ਆਉਣਾ ਹੀ ਤੂੰ ਗਿਆਰਾਂ ਵਜੇ ਜਾਣਾ ਤੇ ਰਾਤ ਦੇ ਗਿਆਰਾਂ ਵਜੇ ਤੱਕ। ਉਹ ਗੁਰਦਾਸਪੁਰ। ਆਹੋ ਉੱਥੇ ਸਹੀ ਨਹੀਂ ਤੈਨੂੰ। ਉੱਥੇ ਇੱਡੀ ਦੂਰ ਜਾ ਕੇ ਇਹਨੇ ਗੁਆਚਣਾ ਹੈ ਰਾਤ ਗਿਆਰਾਂ ਵਜੇ ਤੱਕ ਤੈਨੂੰ ਪਤਾ ਲੁੱਟ ਖੋਹ ਕਿੰਨੀ ਹੈ ਅਮਲੀ ਕਿੰਨੇ ਹੈ .

ਨੋ ਵਜੇ ਇਹਨੂੰ ਮੈਂ ਕਿਹਾ ਜਾਇਆ ਕਰ ਤੇ ਛੇ ਸੱਤ ਵਜੇ ਉਹਨਾਂ ਨੂੰ ਕਹਿ ਠੀਕ ਹੈ ਸੱਤ ਵਜੇ ਤੱਕ। ਤੇ ਤੂੰ ਕੰਮ ਹੀ ਸਿੱਖ ਲੈ ਨਹੀਂ ਤੇ ਮਾਮੇ ਆਪ . ਲੱਗਾਂ ਹਾਂ ਇੰਨੀ ਦੇਰ ਨੂੰ ਤੇ ਕੰਮ ਸਿੱਖ ਲੈਂਦਾ ਬੰਦਾ ਹੋਰ ਨਹੀਂ ਕੁੱਝ ਹੱਥਾਂ ਦਾ ਕਾਰੀਗਰ ਤੇ ਬਣ ਜੇਗਾ।

ਪਰ ਮੇਰਾ ਉਹ ਕੰਮ ਸਿੱਖਣ ਨੂੰ ਨਹੀਂ ਦਿੱਲ ਕਰਦਾ।

ਹਨੀ ਯਾਰ ਸਹੀ ਉਹ ਚਰੀਆ ਮਾਰਦੇ ਰਹੋ ਜਿਹਦੀ ਵਜਾਹ ਨਾਲ ਹੱਥ ਛਿੱਲੇ ਜਾਂਦੇ।

ਜਾਣਾ ਹੀ ਹੈ ਸਿੱਖਣਾ ਹੀ ਹੈ ਪਲੰਬਰ ਦਾ ਕੰਮ। ਨਾ ਯਾਰ ਉੱਥੇ ਜਾਣਾ ਮੈਂ ਉੱਥੇ ਤੁਹਾਡੀ ਲਾਗੇ ਹੀ।

ਉੱਥੇ ਉਹੀ ਲੱਕੜ ਦਾ ਹੀ ਉਹ ਆਂਦਾ ਆ ਜਾਣਾ ਦਸਵੇਂ ਮਹੀਨੇ ਮੈਂ ਆ ਗਿਆ ਆਂ। ਆਹੋ ਉਹ ਵੀ ਉਹੀ ਦਿਆ ਸਿੱਖਣ।

ਆਹੋ ਵੱਡੇ ਦੇ ਵੀ ਮੈਂ ਢਾਂਚਾ ਠੋਕ ਲੈਂਦਾ ਰਿਹਾ ਹੈਂ।

ਕੀ ਠੋਕ ਲੈਂਦਾ ਰਿਹਾ? ਉਹ ਕੀ ਜਿਹੜਾ ਪੱਲੇ ਦਰਵਾਜਾ ਬਣਾਉਂਦੇ ਨਹੀਂ ਹੈ ਉਹ ਮੈਂ ਬਣਾ ਲੈਣਾ ਹੈ।

ਆਹੋ ਤੇ ਪਲਾਈ ਆਲਾ ਵੀ ਬਣਾ ਦਿੰਦਾ ਹਾਂ।

ਹਾ ਸਿਹਤ ਠੀਕ ਹੁਣ ਮੇਰੀ ਸਿਹਤ ਢਿੱਲੀ ਹੋ ਗਈ ਆ ਬੋਲ ਬੋਲ ਕੇ ਬਸ ਪਰਮਾਤਮਾ ਦਾ ਧਿਆਨ ਕਰੋ ਉਹਨਾ ਦੇ ਆਸ਼ੀਰਵਾਦ ਨਾਲ ਸਹੀ ਹੋ ਜਾਣੀ ਹਰ ਹਰ ਮਾਹਾਦੇਵ ਹਰ ਹਰ ਮਹਾਦੇਵ ਸ਼ਕਤੀ ਦੋ ਸ਼ਕਤੀ ਦੋ ਜੈ ਬਜਰੰਗਬਲੀ ਜੈ ਸ਼੍ਰੀ ਰਾਮ ਜੈ ਬੰਜਰੰਗ ਬਲੀ ਜਿਥੇ ਸੁਣਦਾ ਉਥੇ ਸੁਣਲੀ ਹਨੂੰਮਾਨ ਜੀ ਸ਼ਕਤੀ ਦੋ ਸਾਨੂੰ ਚਲੋ ਕਰੋ ਸ਼ੁਰੂ ਹਾ ਮਾਨਸਿਕ ਵਿਕਾਸ ਤੋ ਭਾਵ ਕੀ ਵਿਅਕਤੀ ਨੂੰ ਸਮਝਦਾਰ ਅਤੇ ਚੇਤੰਨ ਬਣਾਉਣਾ ਹੈ ਜਾ ਉਹ ਹਰ ਤਰਾ ਦੀ ਸਮੱਸਿਆ ਵਿੱਚ ਉਸ ਦੇ ਹੱਲ ਲਈ ਠੀਕ ਫਾਸਲਾ ਲੈ ਸਕੇ ਠੀਕ ਐ ਕਹਿੰਦੇ ਉਹਨੂੰ ਮਤਲਬ ਚੇਤੰਨ ਬਣਾਣਾ ਸਮਝਦਾਰ ਤੇ ਚੇਤੰਨ ਬਣਾਣਾ ਮਾਨਸਿਕ ਵਿਕਾਸ ਦਾ ਮਤਲਬ ਇਹ ਹੁੰਦਾ ਬਿ ਉਹਨੂੰ ਜਿੰਦਗੀ ਚ ਮਤਲਬ ਕੋਈ ਵੀ ਸਮੱਸਿਆ ਆ ਜਾਵੇ ਨਾ ਜਿਦਾ ਸਾਨੂੰ ਇਹ ਸਮੱਸਿਆ ਇਹ ਅਸੀ ਪਰਮਾਤਮਾ ਨੂੰ ਯਾਦ ਕੀਤਾ ਫਿਰ ਆਸੀ ਸ਼ੁਰੂ ਹੋ ਗਏ ਹਾ ਚਲੋ ਸੱਭ ਠੀਕੇ ਬੱਚਾ ਹੋ ਜਾਣਾ ਹੋ ਜਾਣਾ ਇਹ ਮਤਲਬ ਇਹ ਹੈ ਕਿ ਅਸੀ ਸਮਝਦਾਰ ਤੇ ਚੇਤੰਨ ਵੀ ਹੋ ਰਹੇ

ਹੁ ਬਿਲਕੁਲ ਸਾਡਾ ਬਹੁਤ ਵਧੀਆਂ

ਜਿਵੇ ਕਿ ਹਾਕੀ ਫੁਟਬਾਲ ਬਾਸਕਿਟਬਾਲ ਆਦਿ ਵਿੱਚ ਉਸ ਨੇ ਆਪਣੇ ਵਿਰੋਧੀ ਤੋਂ ਕਿਸ ਤਰਾਂ ਬਾਲ ਪ੍ਰਾਪਤ ਕਰਕੇ ਸਕੋਰ ਕਰਨਾ ਹੈ ਇਸ ਤਰਾਂ ਬਾਕਸਿੰਗ ਕੁਸ਼ਤੀ ਅਤੇ ਜੁਡੋ ਵਿੱਚ ਵਿਰੋਧੀ ਦੀ ਤਕਨੀਕ ਉਪਰ ਕਿਹੜੀ ਦੀ ਤਕਨੀਕ ਦੀ ਵਰਤੋਂ ਕਰਕੇ ਜਿੱਤ ਪ੍ਰਾਪਤ ਕਰਨੀ ਹੈ ਜਿਵੇ ਜਿਵੇ ਮੁਕਾਬਲੇ ਦਾ ਪੱਧਰ ਉਚਾ ਹੁੰਦਾ ਜਾਂਦਾ ਉਸੇ ਤਰਾਂ ਫੈਂਸਲਾ ਲੈਣ ਅਤੇ ਸੋਚਣ ਦੀ ਯੋਗਤਾ ਦਾ ਵਿਕਾਸ ਵਧਦਾ ਜਾਂਦਾ ਹੈ ਭਾਵ ਖਿਡਾਰੀ ਘੱਟ ਸਮੇਂ ਵਿੱਚ ਉਚਿਤ ਫੈਸਲਾ ਲੈ ਕੇ ਹਾਰ ਨੂੰ ਜਿਤ ਵਿੱਚ ਬਦਲਣ ਦੀ ਯੋਗਿਤਾ ਵੀ ਮਾਨਸਿਕ ਵਿਕਾਸ ਹੈ ਜੋ ਕਿ ਕਿਰਿਆਵਾਂ ਦੁਆਰਾ ਹੀ ਸੰਭਵ ਹੈ ਸਮਝ ਆਇਆ ਤੈਨੂੰ ਕੁਛ ਹਮ ਹਮ ਜੋ ਕੁਛ ਆਇਆ ਮੈਨੂੰ ਸਪਸ਼ਟ ਕਰ ਮੈ ਇਹ ਕਹੁੰਗੀ ਕੀ ਵਿਅਕਤੀ ਦਾ ਵਾਧਾ ਉਹੀ ਮਾਨਸਿਕ ਕਿਰਿਆਵਾ ਨਾਲ ਸਰੀਰ ਦੀ ਤੰਦਰੁਸਤੀ ਨਾਲ ਤੇ ਸਰੀਰਕ ਸਿੱਖਿਆ ਨੂੰ ਲੈ ਕੇ question ਐ ਉਹਦਾ ਅੱਗੇ ਵਧਾਉ ਖੇਡਾ ਵਿੱਚ ਜੋ ਵੀ ਐ ਉਹ ਅੱਗੇ ਤਾਂ ਹੀ ਵਧ ਸਕਦਾ ਜੇ ਉਹਦੇ ਸਰੀਰਕ ਤੰਦਰੁਸਤੀ ਐ ਕਹਿਣ ਦਾ ਭਾਵ ਅਸੀ ਇਹ ਸਮਝੇ ਇਸ ਤੋਂ ਕਿ ਜਿਦਾ ਜਿਦਾ ਜਿਹੜਾ ਇੱਕ ਬੱਚਾ ਹੁੰਦਾ ਹੁਣ ਉਹ ਮੰਨ ਲੋ ਆਪਣੇ ਇਕ ਸਕੋਰ ਬਣਾਣੇ ਆਪਣੇ ਕਿਸੇ ਵੀ ਚੀਜ ਚ ਐ ਬੋਕਸਿੰਗ ਚ ਐ ਜਾ ਫੁਟਬੋਲ ਚ ਲੈਲੋ ਜਾ ਬਾਕਸਿੰਗ ਬਾਲ

ਇਹ ਇੱਕ ਸਾਡਾ ਕਿਆ ਏ ਮਾਨਸਿਕ ਸਤਰ ਦਾ ਵਿਕਾਸ ਹੁੰਦਾ ਰਹਿੰਦਾ ਜਿਦਾ ਵੀ ਅਸੀ ਕਿਸੇ ਵੀ ਚੀਜ ਚ ਜਾਂਦੇ ਭਾਗ ਲੈਂਦੇ ਨਾ ਉਹ ਸਾਡਾ ਮਾਨਸਿਕ ਸਤਰ ਹੋਲੀ ਹੋਲੀ ਹੋਲੀ ਚੰਗਾ ਹੁੰਦਾ ਰਹਿੰਦਾ ਤਾਹੀ ਸਾਨੂੰ ਇਹ ਕਿਹਾ ਜਾਂਦਾ ਕਿ ਸਾਡੇ ਵੱਡੇ ਵੱਡੇ ਵਿਦਵਾਨ ਜਿਹੜੇ ਹੈਗੇ ਏ ਲਿਖਾਰੀ ਏ ਪੰਜਾਬੀ ਦੇ ਉਹ ਲਿਖਦੇ ਹੁੰਦੇ ਕਿ ਸਾਨੂੰ ਆਪਣੇ ਆਲੇ ਦੁਆਲੇ ਚ ਵੱਧ ਤੋ ਵੱਧ ਮੁਲ ਪਾਣਾ ਚਾਹੀਦਾ ਵੱਧ ਤੋਂ ਵੱਧ ਸਾਨੂੰ ਕੋਈ ਵੀ ਗੱਲ ਹੁੰਦੀ ਇੰਨਵੋਲਵ ਹੋਣਾ ਚਾਹੀਦਾ ਆਲੇ ਦੁਆਲੇ ਵਿੱਚ ਵਿਚਾਰ ਪਾਣਾ ਚਾਹੀਦਾ ਮਤਲਬ ਕੋਈ ਵੀ ਗੱਲ ਹੁੰਦੀ ਖੜੇ ਹੋਣਾ ਚਾਹੀਦਾ ਤਾਹੀ ਸਾਨੂੰ ਸਿੱਖਿਆ ਮਿਲੇਗੀ ਚੀਜ ਵਾਲੇ ਜਾ ਕੁਛ ਵੀ ਗੱਲ ਬਾਰੇ ਬਿਲਕੁਲ ਕਿਉਂਕਿ ਅਸੀ ਕਿਤੇ ਵੀ ਜਾਂਦੇ ਜਦੋਂ ਅਸੀ ਗੱਲ ਕਰਦੇ ਜਦੋ ਅਸੀ ਬੋਲਦੇ ਤਾ ਅਸੀ ਜੇ ਚੰਗਾ ਬੋਲ ਤਾ ਠੀਕ ਸਾਨੂੰ ਜਿਹੜੇ ਸਾਡੇ ਅਧਿਆਪਰ ਹੁੰਦਾ ਤਾ ਠੀਕ ਕਹਿ ਦਿੰਦੇ ਜੇ ਅਸੀ ਗਲਤ ਹੋਈਏ ਤਾ ਸਮਝਾ ਵੀ ਦਿੰਦੇ ਉਥੇ ਸਾਨੂੰ ਇਹ ਆਪਣਾ ਉਹ ਰੱਖਣਾ ਚਾਹੀਦਾ ਦਰਿਸ਼ਟੀ ਕੋਣ ਕਿ ਹਾ ਚੱਲ ਅਸੀ ਕੁਸ਼ ਚੰਗਾ ਸਿੱਖਿਆ ਅਸੀ ਅੱਗੇ ਤੋ ਇਹ ਗੱਲ ਨਹੀਂ ਬੋਲਣੀ ਕਿਆ ਬੰਲਣੀ ਚਾਹੀਦੀ ਕਿਆ ਨਹੀਂ ਇਹ ਸਾਰਾ ਕਿਆ ਇਹ ਇੱਕ ਮਾਨਸਿਕ ਸਤਰ ਤੇ depend ਤੇ ਹੁਣ ਸਮਾਜਿਕ ਤੇ ਸੱਭਿਆਚਾਰਕ ਵਿਕਾਸ ਉਹੀ ਗੱਲ ਆਗੀ ਸੱਭਿਆਚਾਰਕ ਵਿਕਾਸ ਅਰਸਤੂ ਨੇ ਕਿਹਾ ਕੀ ਸਿ ਮਨੁੱਖ ਅਰਸਤੂ ਇੱਕ ਮਹਾਨ ਵਿਦਵਾਨ ਏ ਇਹ ਪੈਲਾ ਵੀ ਮੈ ਗੱਲ ਸੁਣੀ ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜੋ ਕਿ ਸਮਾਜ ਤੋਂ ਬਿਨਾ ਜਿਉਦਾ ਨਹੀ ਰਹਿ ਸਕਦਾ ਮਨੁੱਖ ਸਮਾਜ ਵਿੱਚ ਇੱਕ ਉਦਾ ਹੀ ਚੰਗਾ ਵਿਅਕਤੀ ਬਣ ਕੇ ਰਹਿ ਸਕਦਾ ਹੈ ਜਦੋਂ ਉਹ ਸਮਾਜਿਕ ਰੀਤੀ ਰਿਵਾਜਾ ਪ੍ਰੰਪਰਾਵਾਂ ਅਤੇ ਸਮਾਜਿਕ ਕਦਰਾਂ ਕੀਮਤਾ ਦੀ ਪਾਲਣਾ ਕਰਨਾ ਸਿੱਖ ਜਾਂਦਾ ਹੈ ਠੀਕ ਹੈ ਜੀ ਉਹ ਆਪਣੇ

ਨਾਲ ਸਹਿਯੋਗ ਕਰਨਾ ਆਦਿ ਗੁਣਾ ਨੂੰ ਵਿਕਸਿਤ ਕਰ ਲੈਂਦਾ ਹੈ ਹੈਨਾ ਜੀ ਕਿਆ ਸਮਝੇ ਤੁਸੀ ਤੁਸੀ ਸਮਝਾਓ ਆਪਣੇ ਤਰੀਕੇ ਨਾਲ ਤੁਸੀ ਕੁਛ ਵੀ ਜਿਨਾ ਵੀ ਸਮਝ ਲੱਗਿਆ ਫਿਰ ਕਿਉਂਕਿ ਸਾਡੀ ਤਾਲਮੇਲ ਜਿਹੜਾ ਸਾਡਾ ਸਿੱਖਣ ਸਿਖਾਉਣ ਦਾ ਪ੍ਰਕਿਰਿਆ ਤਾਹੀ ਸਹੀ ਹੁੰਦਾ ਜੇ ਮਤਲਬ ਸਾਡਾ ਜਿਹੜਾ ਸਿਖਿਆਰਥੀ ਏ ਉਹਨੂੰ ਵੀ ਪੱਲ਼ੇ ਤੁਸੀ ਗੁਰੂ ਬਣੇ ਤੁਸੀ ਗੁਰ ਬਣਕੇ ਸਿਖਾਓ ਸਾਨੂੰ ਫਿਰ ਮੈ ਉਸਦਾ ਆਨਸਰ ਦਿੰਦੀ ਆ ਤੁਸੀ ਆਪਣੇ ਤਰੀਕੇ ਨਾਲ ਸਮਝਾਓ ਐਦਾ ਤਾ ਫਿਰ ਅੋਖਾ ਹੋ ਜਾਣਾ ਬੇ ਮੈ ਤੁਹਾਨੂੰ ਦੋ ਦੋ ਬਾਰੀ ਸਮਝਾਮਾ ਜਦ ਬੱਚੇ ਨੂੰ ਸਮਝ ਨਾ ਆਵੇ ਤਾ ਅਧਿਆਪਕ ਨੂੰ ਦਸ ਵਾਰੀ ਵੀ ਸਮਝਾਣਾ ਪੈਂਦਾ ਅੱਛਾ ਜੀ ਚਲੋ ਕੋਈ ਗੱਲ ਨੀ ਸਮਝਾ ਦਿੰਦੇ ਆ ਇਹ ਵੀ ਮਾਨਸਿਕ ਸਤਰ ਦੀ ਬਿਮਾਰੀ ਆ ਠੀਕ ਹੋਜੁ ਜੈ ਸ਼੍ਰੀ ਰਾਮ ਰਾਮ ਦਾ ਸਹਾਰਾ ਕਿਥੇ ਹੁਣ ਤੈਨੂੰ ਪਾਲਾ ਰੱਬਾ ਕਿਡਾ ਵੱਡਾ ਆਸਮਾਨ ਏ ਆਹਾ ਇੱਕ ਗੱਲ ਆ ਹੈਨਾ ਹਾਜੀ ਆਸਮਾਨ ਏ

ਮੈ ਕਿਹਾ ਜੀ ਰੱਬ ਦੀ ਕਰਾਮਾਤ ਦੇਖੋ ਸਾਨੂੰ ਕਿਤਾਬਾ ਨੀ ਸਮਝ ਆਂਦੀਆਂ ਫਿਰ ਕਦੀ ਕਦੀ ਆਸਮਾਨ ਵੱਲ ਧਿਆਨ ਚੱਲ ਜਾਂਦਾ ਫਿਰ ਆ ਵੀ ਨੀ ਸਮਝ ਆਦਾ ਰੱਬ ਨੇ ਬਿਨਾ ਬਿਨਾ ਖੰਭੇ ਤੋ ਆਸਮਾਨ ਕਿਦਾ ਖੜਾ ਕਿਤਾ ਸਹੀ ਗੱਲ ਏ

ਹਾ ਸਾਡੇ ਘਰ ਹੈਗਾ ਪਿਲਰ ਖੰਭਾ ਕਹਿੰਦੇ ਬੇ ਸੁਰਜ ਬੀ ਦੇਖੋ ਕਿਦਾ ਰੋਜ ਚੜ ਜਾਂਦਾ ਸੁਰਜ ਚੜਨਾ ਛਿਪਨਾ ਇਹ ਕੁਦਰਤੀ ਉਹ ਏ ਰੱਬ ਦੀ ਉਹ ਏ ਦੇਣ ਏ ਰੱਬ ਦੀ ਸੁਰਜ ਨਾਰਾਇਣ ਗੀਤਾ ਚ ਕ੍ਰਿਸ਼ਨ ਭਗਵਾਨ ਜੀ ਦੱਸਦੇ ਸੁਰਜ ਚੰਦਰਮਾ ਇਹ ਮੇਰੀਆਂ ਅੱਖਾ ਈਏ

ਬਿਲਕੁਲ ਜੀ ਬਿਲਕੁਲ ਤੁਹਾਡੇ ਵਰਗੇ ਭਗਤ ਚਲੋ ਸ਼ੁਕਰ ਏ ਪਰਮਾਤਮਾ ਦਾ ਮਿਲੇ ਸਾਨੂ ਤੁਹਾਡੇ ਵਰਗੇ ਸਾਡੇ ਭੈਣ ਭਰਾਵਾਂ ਦਾ ਸਾਥ ਇਵੇ ਬਣਿਆ ਰਹੇ ਸਾਨੂੰ ਥੋਤੋ ਸਿਖਣ ਨੂੰ ਮਿਲੇ ਅਸੀ ਤਾ ਕੋਈ ਕਿਸੇ ਤੋ ਨੀ ਮੈਨੂੰ ਤਾ ਐਹੀ ਲੱਗਦਾ ਕੋਈ ਕਿਸੇ ਤੋ ਨੀ ਸਿੱਖਦਾ ਜਦ ਅਸੀ ਮਤਲਬ ਪਰਮਾਤਮਾ ਦੀ ਭਗਤੀ ਕਰਦੇ ਆ ਨਾ ਤਾ ਪਰਮਾਤਮਾ ਖੁਦ ਹੀ ਸਿਖਾਣ ਇਹ ਗੱਲ ਮੈ ਬਹੁਤ ਦੇਖੀ ਜਿਦਾ ਜਿਦਾ ਅਸੀ ਭਗਤੀ ਕਰਦੇ ਜਾਂਦੇ ਆ ਨਾ

ਬਸ ਬਸ ਬਸ ਮਤਲਬ ਸਾਨੂੰ ਰਾਹ ਦੱਸਣ ਵਾਲਾ ਵੀ ਤਾਹੀ ਮਿਲਦਾ ਜੋ ਅਸੀ ਉਸਦੀ ਬੰਦਗੀ ਕਰਦੇ ਠੀਕ ਐ ਇਹ ਮੈ ਬਹੁਤ ਦੇਖਿਆ ਆਪਣੀ ਜਿੰਦਗੀ ਚ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆਂਦਾ ਸਾਨੂੰ ਸਿਖਾਣ ਲੀ ਚਾਹੇ ਉਹ ਭੈਣ ਦੇ ਭਰਾ ਦੇ ਕੋਈ ਦੋਸਤ ਦੇ ਜਿਦਾ ਮਤਲਬ ਤੁਸੀ ਮੈਨੂੰ ਸਿਖਾ ਰਹੇ ਹੈ ਤਾ ਤੁਹਾਡੇ ਵਿੱਚ ਪਰਮਾਤਮਾ ਦਾ ਵਾਸ ਐ ਰੂਹ ਤਾ ਪਰਮਾਤਮਾ ਦੀ ਐ ਹਰ ਇੱਕ ਇਨਸਾਨ ਵਿੱਚ ਪਰਮਾਤਮਾ ਐ ਬਸ ਦੇਖਣ ਵਾਲੀ ਨਜਰ ਚਾਹੀਦੀ ਬਸ ਬਸ ਜਿਸ ਨੂੰ ਦੇਵੇ ਦਿਆ ਕਰ ਤੂੰ ਹੀ ਦੇਵੇ ਹਨਾ ਤੇ ਬਹੁਤ ਚੰਗੀ ਗੱਲ ਐ ਅਸੀ ਇਸ ਗੱਲ ਨੂੰ ਸਮਝ ਪਾ ਰਹੇ ਬਹੁਤ ਪਰਮਾਤਮਾ ਦੀ ਕਿਰਪਾ ਸਾਡੇ ਤੇ ਪਰਮਾਤਮਾ ਦੀ ਕਿਰਪਾ ਸਭ ਤੇ ਬਣੀ ਰਹੇ

ਹਾ ਬਸ ਬਸ ਪਰਮਾਤਮਾ ਸੱਭ ਨੂੰ ਚੜਦੀ ਕਲਾ ਬਖਸ਼ੇ ਔਰ ਮੈਂ ਹੂੰ ਜੈਸੇ ਹਾਂ ਚੰਡੀਗੜ੍ਹ ਸ਼ਹਿਰ ਹੈ ਯੇ ਬਹੁਤ ਅੱਛਾ place ਹੈਗਾ ਹੈ ਯੇਹ ਕਾਫ਼ੀ ਸਾਲ ਸੇ ਹੈ ਮਤਲਬ ਪੰਜਾਬ ਕੀ ਰਾਜਧਾਨੀ ਹੈ, ਪੰਜਾਬ ਹਰਿਆਣਾ ਕੀ ਔਰ ਇਹ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਯਹਾਂ ਪਰ ਮਤਲਬ ਕਾਫ਼ੀ ਅਹ ਸਾਫ਼ ਸੁਥਰਾ ਸ਼ਹਿਰ ਹੈ, ਪੇੜ ਪੌਦੇ ਲਗੇ ਹੋਏ greenery ਹੈ ਔਰ ਬਹੁਤ ਦੂਰ ਦੂਰ ਸੇ ਲੋਗ ਯਹਾਂ ਪੇ ਆਤੇ ਹੈ ਔਰ ਯਹਾਂ ਪਰ ਕਾਫ਼ੀ ਸਾਰੇ place ਹੈ place ਵੀ ਹੈ like ਜੈਸੇ ਗਾ rock garden ਹੋ ਗਿਆ lake ਹੋ ਗਿਆ ਇਹ